ਮੈਂ ਦੇਖਿਆ ਕੁੜੀਆਂ ਨੇ ਵੀ ਲਈ ਹੁੰਦੀ ਹੈ ਅਹ ਬਜੁਰਗ ladies ਨੇ ਜਿਹੜੀਆ ਉਹਨਾਂ ਨੇ ਵੀ ਜਰੂਰੀ ਲਈ ਹੁੰਦੀ ਹੈ ਚਾਹੇ ਧੀ ਦਾ ਕੋਈ ਸ਼ਗਨ ਕਾਰਜ ਕਰ ਰਿਹਾ ਚਾਹੇ ਕੋਈ ਮੁੰਡੇ ਦੇ ਕਰ ਰਿਹਾ ਹਨਾ

ਹਾਂ ਸਭ ਨੇ ਲਈ ਹੁੰਦੀ ਹੈ ਅੱਜਕਲ ਤਾਂ ਸਾਰੇ ਕੋਈ ਵੀ ਛੋਟਾ ਤਿਓ ਉਹ ਉਹ ਕਰ ਲੈਣ ਘਰ ਘਰ ਦਾ ਕੋਈ function ਛੋਟਾ ਜਿਹਾ ਚਾਹੇ ਵੱਡਾ ਕਰਦੇ ਈ ਐ ਸਾਰੇ ਤਾਂ ਫੁਲਕਾਰੀ main ਲਈ ਹੁੰਦੀ ਹੈ ਹਰ ਕਿਸੇ ਨੇ ਹਾਂਜੀ ਅੱਜਕਲ ਤਾਂ gents ਵੀ stole ਪਾਉਣ ਲੱਗ ਗਏ ਫੰਕਸ਼ਨਾ ਤੇ

ਬਣੇ ਹੁੰਦੇ ਆ ਨਾ ਉਹੀ ਉਹੀ

ਹਾਂਜੀ ਉਹ ਵੀ ਕਹਿੰਦੇ ਐ ਵੀ ਜਿਹੜੇ ladies ਨੇ ਪਾਏ ਹੈ ਤਾਂ ਅਸੀਂ ਵੀ ਪਾਣੇ ਐ ਵਿਆਹਵਾ ਤੇ ਜੁੱਤੀਆਂ ਪੰਜਾਬੀ ਜੁੱਤੀਆਂ ਦੇ ਉੱਤੇ ਵੀ ਹੈਗੀ ਕਢਾਈ ਜੁੱਤੀਆਂ ਦੇ ਉੱਪਰ ਵੀ ਆ ਗਈ ਹੁਣ ਤਾਂ ਉਹ ਵੀ ਬਹੁਤ ਚੱਲ ਰਿਹਾ ਹੈਗਾ

thread ਲਗਾ ਕੇ

ਹਾਂ ਪੰਜਾਬੀ ਜੁੱਤੀਆਂ ਹੀ ਮੈਂ ਕਹਿ ਰਹੀ ਹਾਂ ਹੋਰ ਹੋਰ ਕਿ ਹੋ ਸਕਦਾ ਫੁਲਕਾਰੀ ਦੇ ਛੋਟੇ ਛੋਟੇ ਅਹ ਜਿਵੇਂ ਮੈਂ ਦੇਖਿਆ ਇੱਕ function ਦੇ ਵਿੱਚ ਅਹ ਜਿਹੜੇ ਆਹ ਕਰਦੇ ਨੀ ਹਲਦੀ ਦੀ ਰਸ਼ਮ ਕਰਦੇ ਵਿਆਹ ਦੇ ਵਿੱਚ

ਅਹ ਫੁਲਕਾਰੀ ਦਾ ਈ ਉਹਨਾ ਨੇ ਬਣਾਇਆ ਹੋਇਆ ਸੀ ਕੁੱਛ ਲੈ ਕੇ ਨਾ patch work patch ਨੀ ਮਿਲ ਜਾਂਦੇ

ਨਹੀਂ ਉਹ ਲਗਾ ਕੇ ਨਾ ਵਿੱਚ ਜਿਹੜੇ ਕਾਟੇ ਪਾਏ ਗੁੱਡੀ ਦੇ ਤਾਂ ਉਹ ਵੀ ਉਹਨਾ ਨੇ ਫੁਲਕਾਰੀ ਦੇ ਹੀ ਲਗਾ ਕੇ ਵਿੱਚ ਮੋਤੀ ਮੋਟਾ ਸਾਰਾ ਪਾ ਕੇ ਵਿੱਚ ਵੱਡਾ ਸਾਰਾ ਫੇਰ ਉਹਦਾ ਹੀ ਬਣਾਇਆ ਸੀ ਸਿੱਪੀ ਦਾ ਬਹੁਤ ਸੋਹਨਾ ਲਗ ਰਿਹਾ ਸੀ ਫੁਲਕਾਰੀ ਦਾ design ਕੀਤਾ ਹੋਇਆ ਉਹਨਾ ਨੇ ਹਾਂਜੀ ਅਸੀਂ ਫੁਲਕਾਰੀ ਦੇ key chain

ਫੁਲਕਾਰੀ ਚ ਸਹੀ ਗੱਲ ਹੈ ਬਹੁਤ ਕੁੱਛ ਬਣਨ ਲੱਗ ਗਿਆ

ਕੋਈ ਐਸੀ ਗੱਲ ਨਹੀਂ ਹੈ ਕੇ ਸਿਰਫ ਮਿਹਨਤ ਹੀ ਐ ਇਹਦੇ ਵਿੱਚ income ਨਹੀਂ ਹੈਗੀ ਇਹਦੇ ਵਿੱਚ ਇੱਕ ਤਰ੍ਹਾਂ ਦੀ ਮੂੰਹ ਮੰਗੀ ਕੀਮਤ ਮਿਲ ਜਾਂਦੀ ਹੈ ਇਕੱ product ਦੀ

product ਅੱਛਾ ਬਣਿਆ ਹੋਇਆ ਹੈ ਵਧੀਆ look ਦਾ ਹੈਗਾ ਐ quality ਵਧੀਆ ਲੱਗੀ ਐ ਹਨਾ ਤਾਂ ਰੇਟ ਵੀ ਆਪਾਂ ਨੂੰ ਫੇਰ ਉਸ ਹਿਸਾਬ ਨਾਲ ਮਿਲ ਜਾਂਦਾ ਹਾਂਜੀ

ਜਿਨ੍ਹਾਂ ਨੇ ਕੀਤਾ ਹੋਇਆ ਫੁਲਕਾਰੀ ਦੇ boutique ਵਗੈਰਾ ਚੱਲੇ ਨੇ ਬਹੁਤ ਸੋਹਣੇ ਚੱਲੇ ladies ਨੇ ਖੁਸ਼ ਨੇ ਉਹ ਆਪਨੇ ਕੰਮ ਤੋਂ ਜਿਹਨਾ ਨੇ

ਚੱਲੇ ਨੇ ਕਾਫੀ ਪਹਿਲਾਂ ਤਾਂ ਕਿਤੇ ਕਿਤੇ ਸੀ ਹੁਣ ਕਾਫੀ ਖੁੱਲ ਗਏ ਹੈ

ਚਾਹੁੰਦੀ ਹੈ ਕੇ ਮੈਂ ਆਪਣੇ ਪੈਰਾ ਤੇ ਖੜੀ ਹੋਵਾਂ

ਅੱਜਕਲ ਹੈ ਨੀ ਐ ਰਿਵਾਜ ਕਿਸੇ ਕੋਲ ਮੰਗਣ ਦਾ ਕੋਈ ਆਪਣੇ ਘਰਦਿਆਂ ਤੋਂ ਮੰਗ ਕੇ ਖੁਸ਼ ਨਹੀਂ ਹੈਗਾ ਹਰ ਕੋਈ ਚਾਹੁੰਦਾ ਹੈ ਕੇ ਮੈਂ ਆਪਣਾ ਪੈਸਾ ਆਪਣੀ ਜੇਬ ਤੋ ਹੀ ਵਰਤਾਂ ਤਾਂ ਠੀਕ ਹੈ ਆਪਣੇ ਹੱਥਾ ਨਾਲ ਕੇ ਨਹੀਂ

ਵੀ ਆਪ ਤੇ ਵਰਤਾ ਵੀ ਆਪ

ਹੋਰ ਕੁੱਛ ਇਹਦੇ ਵਿੱਚ ਨਵੀਂ ਗੱਲਬਾਤ ਬੱਸ ਫੁਲਕਾਰੀ ਵਿੱਚ ਐ ਫੁਲਕਾਰੀ ਨੂੰ ਜਿੰਨਾ ਸਜਾ ਲੋ ਜਿੰਨਾ ਮਰਜੀ ਬਣਾਈ ਜੋ ਮਲਕੀ ਵਧੀਆ ਹੋਈ ਜਾਂਦਾ ਹੈਗਾ decorate ਕਰੋ ਉਹਨੀ

ਅਰ ਜੇ ਕਈ madam ਜਿਹੜੇ ਪੁਰਾਣੇ ਵੇਲੇ ਨੇ ਨਾ ਜਿਹੜੇ ਪੁਰਾਣੇ ਬਾਗ ਬਣਦੇ ਸੀ ਉਹ ਬਿਨਾਂ ਛਪਾਈ ਤੋਂ ਹੀ ਬਣਦੇ ਸੀਗੇ

ਛਪਾਈ ਵੀ ਨੀ ਹੁੰਦੀ ਸੀ ਇਸ ਤਰ੍ਹਾਂ ਹੀ ਕੱਢਦੇ ਸੀਗੇ

ਕੱਢਦੇ ਹੁਣ ਵੀ ਕਈ ladies ਕੱਢਦੇ ਐ ਛਪਾਈ ਤੋਂ ਬਗੈਰ ਪਰ ਇੱਕ ਸੋਚਣ ਵਾਲੀ ਗੱਲ ਹੈ ਉਹ ਬਿੰਨਾ ਛਪਾਈ ਤੋਂ ਕਿਵੇਂ ਕਰਦਿਆਂ ਹੋਣਗੀਆਂ ਉਹ ਕੋਈ ਟਾਂਕੇ ਜਿਹੜੇ ਲੇਂਦੀਆਂ ਨੇ ਵਿੱਚ ਕੋਈ design ਤਿਆਰ ਕਰਨ ਵਾਸਤੇ ਕੁੱਛ ਨਾ ਕੁੱਛ ਤਾਂ ਉਹ ਰੱਖਦੀਆਂ ਹੋਣਗੀਆਂ ਨਾ ਕੇ ਇੱਥੋਂ ਇੰਨੇ ਟਾਂਕੇ ਲੈਨੇ ਨੇ ਇੱਥੋਂ ਇੰਨੇ ਲੈਨੇ ਨੇ ਇੱਥੋਂ ਇੰਨੇ ਲੈਨੇ ਨੇ ਇੱਥੇ ਆਹ color ਪਾਣਾ ਇੱਥੇ ਆਹ ਪਾਣਾ ਕੇ ਨਹੀਂ ਕੁੱਛ ਤਾਂ ਉਹ ਸੋਚਦਿਆਂ ਹੋਣ ਗਿਆ ਉਹਨਾਂ ਨੇ ਪਹਿਲਾਂ ਹੀ ਆਪਣਾ mind ਉਦਾਂ ਦਾ set ਕੀਤਾ ਹੁੰਦਾ ਹੋਇਆ ਉਹ ਪਤਾ ਕਿਆ ਕਰਦੀ ਐ madam ਉਹ ਜਿਸ ਤਰ੍ਹਾਂ ਦੁਪੱਟੇ ਦੇ ਵਿੱਚ side ਤੇ ਦੇਖਿਆ ਤੁਸੀਂ ਛੋਟੇ ਛੋਟੇ ਜੇ ਧਾਗੇ ਹੁੰਦੇ ਹੈ

line ਬਣ ਜਾਂਦੀ ਐ ਨਾ ਇਸ ਤਰ੍ਹਾਂ ਉਹ idea ਲਾ ਲਿੰਦੇ ਨੇ ਵੀ ਇਹ line ਦੇ ਮੁਤਾਬਿਕ ਚਲਨਾ ਹੈਗਾ ਫੇਰ ਅੱਗੇ ਉਹਨਾਂ ਹੀ gap ਰੱਖ ਕੇ ਹੋਰ ਧਾਗਾ ਖਿੱਚ ਲੇਂਦੇ ਐ

ਹਾਂਜੀ ਉਹਨਾ ਨੇ ਇਹ ਤਰੀਕਾ ਅਪਣਾਇਆ ਹੋਇਆ ਇਸ ਤਰ੍ਹਾਂ ਉਹਨਾ ਨੂੰ idea ਹੋ ਜਾਂਦਾ ਹੈਗਾ idea ਹੋ ਜਾਂਦਾ ਉਹਨਾਂ ਨੂੰ ਕਿ ਇਸ ਚ design ਦੇ ਉੱਤੇ ਅਸੀਂ ਏਧਰ ਨੂੰ ਆਹ ਧਾਗਾ ਖਿੱਚੋਗੇ ਤੇ ਇਹਦਾ ਆਹ design ਬਣ ਜਾਣਾ ਇੰਨਾ ਖਿੱਚੋਗੇ ਤਾ ਇਹ ਬਣ ਜਾਣਾ ਹਾਂਜੀ ਉਹਨਾ ਨੇ ਇਹ idea ਲੀਤਾ ਹੁੰਦਾ ਜਿਸ ਤਰ੍ਹਾਂ ਹੁਣ ਅਸੀਂ ਆਪਣੇ ਕਲਰਾਂ ਦੀ setting ਕਰ ਲਿੰਦੇ ਹਾਂ sixty eight ਦੀ ਵੀ ਆਹ color ਇੱਧਰ ਨੂੰ ਪਾਣਾ ਇਹ color ਇੱਧਰ ਨੂੰ ਪਾਣਾ ਉਹ ਇਸੇ ਤਰ੍ਹਾਂ ਹੀ ਆਪਣੀ ਛਪਾਈ ਦਾ ਨਾ ਕਰ ਲਿੰਦੇ ਨੇ idea ਆਪਨੇ ਦਿਮਾਗ ਚ ਬਿਠਾ ਲਿੰਦੀਆਂ ਨੇ ਵੀ ਆਹ ਚੀਜ ਇੱਧਰ ਨੂੰ ਕਰਨੀ ਹੈ ਆਹ ਚੀਜ ਇੱਧਰ ਨੂੰ ਕਰਨੀ ਐ ਇਹ ਉਹੀ ਕਰ ਸਕਦੀਆਂ ਨੇ ਜਿਹੜਾ ਆਪਾਂ ਨਹੀਂ ਸੋਚ ਸਕਦੇ

ਹਾਂ ਉਹ ਅਨਜਾਨ ਬੰਦਾ ਨਹੀਂ ਕਰ ਸਕਦਾ ਹੈਗਾ ਹਾਂਜੀ ਹੁਣ ਜਿਹੜੀ ਚੀਜ ਸਾਡੇ mind ਚ ਹੈ ਉਹ ਹੁਣ ਉਹ ਨਹੀਂ ਕਰ ਸਕਦੇ ਹੈਗੇ ਬਿਲਕੁਲ ਉਹ ਨਹੀਂ ਕਰ

ਜਿਵੇਂ ਹੁਣ ਅਸੀਂ ਕਰਦੇ ਹਾਂ ਉੱਧਰ ਉਹਨਾ ਨੂੰ ਥੋੜਾ ਜਿਹਾ ਅਮ ਸ਼ੁਰੁਵਾਤ ਕਰਨ ਵੇਲੇ ਤਾਂ ਥੋੜਾ ਜਾ ਦਿੱਕਤ ਆਉਂਦੀ ਹੈ

ਮੈਨੂੰ ਲੱਗਦਾ ਜਿਵੇਂ ਆਪਾਂ ਕਰਦੇ ਆ ਆਪਾਂ ਜਿਆਦਾ easy ਨੀ ਕਰ ਲਿਆ ਅੱਜਕਲ ਤੇ ਸਿਰਫ trace ਬਣਾਓ pinning ਕਰੋ ਤੇ ਬੱਸ ਕੰਮ ਖਤਮ

ਪਤਾ ਹੀ ਏ per ਹੁਣ ਤਾਂ ਸਹੂਲਤਾ ਆ ਗਿਆ ਹਰੇਕ ਚੀਜ ਦੀਆਂ ਮਸ਼ੀਨਾ ਚਲ ਪਿਆ ਪਹਿਲੇ pinning ਦੇਖ ਲੋ ਇੱਕ trace ਨੂੰ ਸਵੇਰ ਤੋਂ ਲੈਕੇ ਸ਼ਾਮ ਹੋ ਜਾਂਦੀ ਸੀ ਕੱਲੀ ਕੱਲੀ ਸੂਈ ਨਾਲ pinning ਕਰਦੇ ਹੁਣ ਮਸ਼ੀਨ ਨੇ ਪੰਦਰਾ ਵੀਹ ਮਿੰਟ ਚ ਕਰ ਦੇਣੀ ਐ ਹੁਣ time ਦੀ ਬੱਚਤ

ਤੈਨੂੰ ਤੇਰੀ ਮੰਮੀ ਹੁਣਾ ਦੱਸਿਆ ਈ ਹੋਣਾ ਕਿ ਮੋਟਰ ਮਾਟਰ ਸਾਡੀ ਸਾਰੀ ਤੋੜਤੀ, ਟੂਟੀਆ ਟੈਂਕੀਆ ਸਾਰਾ ਕੁਸ਼ ਤੋੜ ਗਏ ਕੀ ਮੁੰਡਾ ਏਸ ਤਰਾ ਦੇ ਹਿਸਾਬ ਕਿਤਾਬ ਕਰਦਾ ਆ ਵੱਖਰੀਆਂ ਵੱਖਰੀਆਂ ਮੋਟਰਾਂ ਲਵਾਈਆ ਤੇ ਓਹ ਵੀ ਕਹਿੰਦੇ ਤੋੜ ਤੂੜ੍ ਦਿੱਤੀਆ ਇਹਨਾਂ ਨੇ

ਤੇ ਚੱਲ ਮੈਂ ਓਹ ਮੁੜ ਕੇ ਫਿਰ ਮੈਂ ਪੈਰ ਤੇ ਮੋਟਰ ਲਵਾਈ ਤੇ ਏਨਾਂ ਕੀਤਾ ਫੇਰ ਮੈਂ ਫਰਸ਼ਾਂ ਪਈਆ ਦੋਹਰੇ ਕੀ ਫੇਰ ਇਹਦੇ ਚ, ਇਹਦੇ ਚ ਫ਼ਰਸ਼ ਪਾਇਆ, ਫੇਰ ਲਿਆ ਕੇ ਇਹਨਾਂ ਨੂੰ ਉੱਥੋਂ ਪੈਸਾ ਤੇਲਾ ਵੀ ਲਾਇਆ ਪਰ ਉਹ ਜਾਣਦੀ ਨੀ ਇਸ ਗੱਲ ਨੂੰ ਜਦੋਂ ਮਰਜ਼ੀ ਇਹਨੂੰ ਆਹੀਂ ਛੁਪ ਕਿਤੇ ਰਹਿੰਦੇ ਨੇ, ਮੈਂ ਫਿਰ ਕਹਿ ਦਿੰਦੀ ਮੈਂ ਕਿਹਾ ਚੱਲ ਕੋਈ ਨੀ ਇੰਨਾ ਈ ਬੜਾ ਜਿਹੜੇ ਵੇਹੜੇ ਚ ਫਿਰਦੇ ਤੁਰਦੇ ਦਿਖਦੇ ਐ ਤੇ ਹਿਸਾਬ ਲਾਲਾ, ਵੀ ਆਪਣੀ ਤੇ ਮੋਟਰ ਤੋੜਨੋ ਨੀ ਗਏ ਤੇ ਹੁਣ ਜਿਹੜੀ ਆਪਾਂ ਲਵਾਈ ਐ ਤੇ ਉਹ ਵੀ ਤੋੜਨਾ ਕੀ ਰੋਕਣਾ ਹੁਣ ਚਾਅ ਚਾਅ ਈ ਗਈ ਵੀ ਚੱਲ ਜਣ, ਤੂੰ ਹਿਸਾਬ ਲਾਲਾ ਮੈਂ ਸੂਟ ਧੋਣ ਡਈ ਸੀ ਤੇ ਛੇਤੀ ਛੇਤੀ ਵਿੱਚ ਵੜ ਕੇ ਤੇ ਟੱਬ ਭਰ ਕੇ ਤੇ ਉੱਤੋਂ ਦੀ ਮੇਰੇ ਥੱਲੇ ਮੈਂ ਧੋਦੀ ਸੀ ਕੱਪੜੇ ਤੇ ਉੱਤੋਂ ਦੀ ਕੱਪੜੇ ਧੋ ਧੋ ਸੁੱਟਣ ਡਈ ਤੇ ਚਈ ਹੈਰਾਨ ਹੋਣ ਡਈ ਮੈਂ ਕਿਹਾ ਆਹ ਅਪਣੇ ਅਖੀ ਕਨੀ ਵੇਖਲਾ, ਕਹਿੰਦੀ ਵੇਖਲਾ ਹਜੇ ਕਿਤੇ ਇਨਾ ਭੰਨ ਤੋੜ ਗਏ ਸੀ ਤੇ ਕਹਿੰਦੀ ਹੁਣ ਉਨਾਂ ਏਨਾਂ ਵੱਲ ਪਾਈ ਵੀ ਏਹਨਾ ਦੀ ਮੋਟਰ ਐ ਤੇ ਮੈਂ ਫਿਰ ਰੋਕਦੀ ਆ ਉੱਤੇ ਪਾਉਣ ਆਹੋ ਨਹੀਂ ਤੇ ਚੱਲ ਆਪਣੀ ਹੈਨਾ ਏਨੀ ਨਾਸਾ ਵਾਲੀ ਹੁੰਦੀ ਤੇ ਨਾਕਿ ਆਪਣੀ ਮੋਟਰ ਲਵਾ ਕੇ ਤੇ ਫੇਰ ਪਾਣੀ ਵਰਤਦੀ ਵੀ ਚੱਲ ਮੈਂ ਜਦੋਂ ਖੁਦ ਹੀਂ ਬੋਲਦੀ ਨੀ ਆ ਮਾ ਪਿਓ ਨਾਲ ਤੇ ਚੱਲ ਕਿਉ ਮੈਂ ਹੈਨਾ ਕਿਸੇ ਦੀ ਚੀਜ਼ ਵਰਤਾ ਤੇ ਵੇਖਲਾ ਨਾਲੇ ਬੱਤੀ free ਵਰਤਣ ਡਏ, ਮੋਟਰ free ਵਰਤਣ ਡਏ ਤੇ ਆਕੜ ਫੇਰ ਵੀ ਏਨੀ ਅਕਲ ਫੇਰ ਨੀ ਕੁਸ਼ ਵੀ ਤੇ ਕਦੀ ਮੁੰਡਿਆ ਨੂੰ ਨੀ ਆਉਣ ਦਿੰਦੀ ਸਾਡੇ ਵੱਲ ਕਦੀ ਖਲੋਣ ਨੀ ਦਿੰਦੀ ਉਹ ਵਿਚਾਰੇ ਰੋਲ ਭੋਰ ਹੋਏ ਰਹਿੰਦੇ ਆਪਣੀ ਮੰਮੀ ਨੂੰ ਪੁੱਛਲੀ ਵੀ ਮੈਂ ਕਿੰਨੀ ਕੁ ਲੜਾਕੀ ਸੀ ਆਹੋ ਨਹੀਂ ਏਹ ਤਾਂ ਤੱਕਦੇ ਐਗੇ ਤੇ ਕਦੀ ਵੀ ਨੀ ਕਿਸੇ ਨਾਲ਼ ਤੇ ਨਾ ਕਦੇ ਗਲੀਆ ਵਿੱਚ ਲੜੇ ਗਹਾ ਹੋ ਕੇ ਤੇ ਹਆ ਏਡੀ ਵੱਡੀ ਸਾਡੇ ਗੱਲ ਹੋਗੀ ਅਸੀਂ ਉਹਨਾਂ ਦੇ ਵੀ ਨੀ ਘਰ ਤੱਕ ਮੈਂ ਗਈ ਮੈਂ ਕਿਹਾ ਜਦੋਂ ਸਾਡੀ ਕੁੜੀ ਨੀ ਚੰਗੀ ਤੇ ਮੈਂ ਹੈਨਾ ਉੱਥੇ ਆਪਣਾ ਅਵੇ ਮੂਹ ਕਰਦੀ ਫਿਰਾ ਕਿ ਨਹੀਂ ਹਾਂਜੀ ਨਹੀਂ ਏਹ ਤੇ ਹੈ ਜੇ ਹੁਣ ਲੜਾਈ ਹੋਗੀ ਨਾਲੇ ਚੱਲ ਆਪਣਾ ਵੀ ਧੀ ਪੁੱਤ ਦੇ ਸੱਟ ਲੱਗਣੀ ਉਹਨਾਂ ਦੇ ਦੇ ਵੀ ਲੱਗਣੀ ਹੁਣ ਜੋ ਗਲਤੀ ਹੋਗੀ ਐ ਹੁਣ ਹੁੰਦੀ ਈ ਆਈ ਜੇ ਚੱਲ ਸਾਰੇ ਦੁਨੀਆ ਕਰਨ ਡਈ ਏਹ ਕੰਮ ਸਹੀ ਗੱਲ ਐ ਤੇ ਇਹਨਾਂ ਤਾਂ ਮੈਨੂੰ ਕਿਤੇ ਨਾ ਮਤਲਬ ਰਿਸ਼ਤੇਦਾਰਾਂ ਚ ਵੀ ਵੰਡ ਛੱਡਿਆ ਜੇ ਮੇਰੀ ਸੱਸ ਬੜੀ ਲੜਾਕੀ ਐ ਆਹੋ ਆਪਣੀ ਮੰਮੀ ਨੂੰ ਪੂਛਿ ਵੀ ਕਿੰਨੀ ਕੁ ਏਹ ਚਾਚੀ ਲੜਾਕੀ ਏ ਹਮ ਕਦੀ ਨੀ ਮੈਂ ਕਿਸੇ ਗਲੀ ਮੁਹੱਲੇ ਚ ਕਿਸੇ ਨਾਲ਼ ਨੀ ਲੜੀ ਕਦੇ ਹੁਣ ਆਹ ਚਾਚੀ ਸਪਨਾ ਭਾਂਵੇ ਚੰਗੀ ਆ ਤੇ ਮਾਈ ਉਹਨੂੰ ਤਾਂ ਵੀ ਨੀ ਜੀਣ ਦਿੰਦੀ ਹੈਗੀ ਹੈਨਾ ਹਾਂ ਬਾਂਹ ਕੱਢ ਕੇ ਤੇ ਵੇਖਲਾ ਬਾਂਹ ਲੜੇ ਹੋਵੇ ਤੇ ਤਦ ਵੀ ਹੁੰਦਾ ਵੇਖਲਾ ਭਵੈ ਲੜੀ ਹੋਵੇ ਤਦ ਵੀ ਏਹ ਇੱਕੋ ਜਹੀਆ ਤੇ ਇਹ ਵੇਖਲਾ ਤੁਹਾਡੀ ਦੋਹਾਂ ਦੀ ਸੁਣੀ ਵੀ ਨੀ

ਤੇ ਮੈਂ ਕਿਹਾ ਵੀ ਮੈਂ ਸ਼ੁਰੂ ਤੋਂ ਈ ਵੀ ਨਹੀਂ ਮੈਂ ਕਿਹਾ, ਮਾਤਾ ਚੁੱਪ ਕਰ, ਨਾ ਕਰ ਕੋਈ ਗੱਲ, ਜੇ ਰੋਟੀ ਦਿੰਦੇ ਆ ਤੇ ਖਾਲਾ ਜੇ ਨਹੀਂ ਦਿੰਦੇ ਤੇ ਫੁਲਕੇ ਦੋ ਲਾਹ ਲਾ, ਨਾ ਮੈਂ ਕਿਹਾ ਮਾਤਾ ਗੱਲ ਕਰਿਆ ਕਰ ਤੂੰ ਪਕਾ ਲਿਆ ਕਰ ਚੱਲ ਪਕਾਉਂਦੀ ਐ ਤੂੰ ਚੱਲ ਪਕਾ ਲਿਆ ਕਰ ਤੂੰ ਆਪ, ਆਪ ਦੱਸ ਵਜੇ ਖਾਣਾ ਚਾਹੇ ਬਾਰਾਂ ਵਜੇ ਖਾਣ

ਬਾਦ ਚ ਇਹਨੇ ਮਗਰ ਤਰਲੇ ਲੈਂਦੀ ਰਹਿਣਾ ਮੇਰੇ ਨਿਆਣੇ ਆ ਜਾਣ ਨਿਆਣੇ ਆ ਜਾਣ ਤੇ ਨਿਆਣਿਆ ਬਾਝੋਂ ਮੈਂ ਕਿਹਾ ਮਾਤਾ ਵੇ ਨਾ ਬੋਲਿਆ ਕਰ ਨਾ ਬੋਲਿਆ ਕਰ, ਮੈਂ ਵੀ ਤੇਰੇ ਵਰਗੀ ਆ ਮਾਤਾ ਨਾ ਬੋਲਿਆ ਕਰ ਹਮ ਮੈਂ ਕਿਹਾ ਦੇਖਲਾ ਜੋ ਵੀ ਕਰਦੀ ਆ ਮੈਂ ਕਦੀ ਨੀ ਕਿਹਾ ਵੀ ਜਾ ਤੂੰ ਏਥੇ ਖਲੋਂਦੀ ਵੀ ਜਾ ਤੂੰ ਕਿਤੇ ਜਾਂਦੀ ਆ ਜਾ ਆਹ ਕਰਦੀ ਆਹ ਕਰਦੀ ਤੇ ਬਲਟਾ ਭਰ ਟੁੱਟਾ ਹੋਇਆ ਬਾਲਟਾ ਐ ਨਾ, ਉਹ ਮੋਟਰ ਉੱਤੋਂ ਚੁੱਕ ਲੈਂਦੀ ਆ ਵੇ ਇਹ ਆਪਣਾ ਬਾਟਾ ਲਿਆ ਕੇ ਵਰਤੂਗਾ ਅਖੀਰੇ ਚ ਅਸੀਂ ਚੁੱਪ ਕਰਕੇ ਤੇਰਾ ਚਾਚਾ ਤੇ ਮੈਂ ਸਾਡੇ ਦੋ ਬਾਟੇ ਨੇ, ਅਸੀਂ ਚੁੱਪ ਕਰਕੇ ਆਪਣਾ ਭਾਂਵੇ ਮੂਹ ਧੋਣਾ ਹੋਏ ਤਾਂ ਅੰਦਰੋਂ ਲਿਆ ਕੇ ਵਰਤ ਲੈਂਦੇ, ਜੇ ਆਪਾਂ ਬੁਰਸ਼ ਕਰਨਾ ਹੋਏ ਤਾਂ ਆਪਣਾ ਪਾਣੀ ਭਰ ਕੇ ਵਰਤ ਲੈਂਦੇ ਤੇ ਉਹਦੇ ਦੋ ਬਾਟੇ ਬਾਹਰ ਪਏ ਐ ਬਾਲਟੇ, ਸਾਡੀ ਈਣੀ ਨੀ ਹਿੱਮਤ ਵੀ ਉਹਦੇ ਬਾਲਟੇ ਚ ਪਾਣੀ ਪਾ ਲਈਏ ਹਜੇ ਪਾਣੀ ਸਾਡਾ ਆਪਣਾ ਇਹੋ ਵੀ ਚੱਲ ਝਗੜਾ ਨਾ ਹੋਏ ਲੜਾਈਆਂ ਨਾ ਹੋਣ ਹੈਨਾ ਲੜਦੇ ਚੰਗੇ ਨੀ ਲੱਗੀ ਦਾ ਤੇ ਜਦੋਂ ਫਿਰ ਬਹੁਤਾ ਕੋਈ ਸਿਰ ਤੇ ਚੜੁ ਫਿਰ ਤੇ ਬੋਲਣਾ ਪੈਂਦਾ ਹਾਂਜੀ, ਨਹੀਂ ਫੇਰ ਤੇ ਬੋਲਣਾ ਪੈਂਦਾ ਜਦੋਂ ਨਹੀਂ ਮੰਨਣਾ ਤੇ ਫੇਰ ਹੁਣ ਨੂਹਾਂ ਨੂੰ ਸੱਸਾ ਵਾਲੀ ਕਰਣੀ ਪੈਂਦੀ ਐਗੀ, ਜਿਸ ਤਰਾਂ ਮਰਜ਼ੀ ਹੋਣ ਜ਼ਰੂਰੀ ਥੋੜੇ ਆ ਵੀ ਨੁਹਾ ਦੀ ਸੁਣੀ ਜਾਣੀ ਐਗੀ ਕੱਲ ਨੂੰ ਅਪਣੇ ਤੇ ਵੀ ਦਿਨ ਆਣੈ ਐ ਕਿ ਵਾ ਏਹ ਨੀ ਨਾ ਸਮਜਦੀ ਹੈਗੀ ਵੀ ਅਸੀਂ ਸਾਡੇ ਤੇ ਕੀ ਬੀਤੂਗਾ, ਸਾਡੀ ਕਿਸ ਤਰਾਂ ਦੀਆ ਹਊਗੀਆ ਕਿਸ ਤਰਾਂ ਦੀਆ ਨਹੀਂ ਆਊਗੀਆ ਹਮ ਇਹਨੇ ਵੀ ਦੋ ਜਮੇ ਆ ਕੋਈ ਗੱਲ ਨੀ ਰੱਬ ਦੂਰ ਥੋੜਾ, ਕਰਨੀਆ ਭਰਨੀਆ ਔਖੀਆ ਹੁੰਦਿਆ ਨੇ ਵਿਚੇ ਤੇ ਇੱਥੇ ਈ ਹੋ ਜਾਣੀਆ ਗਹਾ ਤੇ ਕਿਸੇ ਨੇ ਦੇਖਣਾ ਜਾ ਕੇ ਬਾਦ ਚ ਇੱਥੇ ਈ ਪਤਾ ਲੱਗ ਜਣਾ ਸਾਰਾ ਈ ਮੈਂ ਹਿਸਾਬ ਲਾਲਾ ਵੀ ਇੱਥੋਂ ਤੱਕ ਨੀ ਗੁੱਸਾ ਕੀਤਾ ਵੀ ਇਹਨੇ ਪੁੱਛਿਆ ਨੀਗਾ ਉਹਨੂੰ ਵੀ ਏਨਾਂ ਬਿਮਾਰ ਰਿਹਾ ਤੇ ਇਹੋ ਮੈਂ ਕਹਿੰਦੀ ਰਹਿ ਵੀ ਚੱਲ ਕੋਈ ਨੀ ਸਾਡਾ ਪੁੱਤ ਤੇ ਪੁੱਛਦਾ ਈ ਐ ਨਾ, ਫਿਰ ਉਹ ਤੇ ਬੇਗਾਨੀ ਆ ਹੈਨਾ, ਪੁੱਛੇ ਨਾ ਪੁੱਛੇ ਉਹਦੇ ਤੇ ਕਾਹਦਾ ਗੁੱਸਾ ਨਹੀਂ ਮੈਂ ਤੇਰੇ ਉਹਨੂੰ ਚਾਚੇ ਨੂੰ ਵੀ ਇਹੋ ਗੱਲ ਕਹੀਂ ਮੈਂ ਕਿਹਾ ਮੇਰੀ ਗੱਲ ਸੁਣ ਮੈਂ ਕਿਹਾ ਉਹ ਤੇ ਚੱਲ ਬੇਗਾਨੀ ਆ ਸਾਡਾ ਪੁੱਤ ਤੇ ਸਾਨੂੰ ਪੁੱਛਦਾ ਈ ਐ ਨਾ ਵਿੱਚੋਂ ਉਹ ਵੀ ਹੱਟ ਜਾਂਦਾ ਪੁੱਛਣੋਂ, ਅਸੀਂ ਤਾਂ ਵੀ ਨੀ ਕਰਦੇ ਵੀ ਖਰੇ ਏਹ ਕਿੱਡਾ ਕੁ ਮਜ਼ਬੂਰ ਆ ਆਹੋ ਏਹ ਤੇ ਹੈ ਜੇ ਜਦੋਂ ਇਹੋ ਜਹੇ ਮਿਲ ਜਾਣ ਤੇ ਫਿਰ ਉਹ ਵੀ ਮਜਬੂਤ ਈ ਹੁੰਦੇ ਆ ਜੇ ਹਾਂ ਇਹੋ ਸੋਚਨੇ ਵੀ ਖਰੇ ਉਹਨੂੰ ਵੀ ਕੋਈ ਇਹੋ ਜਹੀ ਮਜ਼ਬੂਰੀ ਆ ਵੀ ਜਿਹੜਾ ਵਿਚਾਰ ਨਹੀਂ ਘੁਲਦਾ ਸਾਡੇ ਨਾਲ਼ ਫਿਰ ਵਿੱਚੋਂ ਘੁਲ ਪੈਂਦਾ ਕਿਸੇ ਗੱਲੋਂ ਵੀਨੀ ਆਪਾਂ ਕਹਿੰਦੇ ਵੀ ਕੋਈ ਨੀ, ਏਨਾਂ ਹੀਂ ਬੜਾ ਵੀ ਸਾਨੂੰ ਫਿਰਦੇ ਤੁਰਦੇ ਵਸਦੇ ਦਿਖਦੇ ਤੇ ਜਦੋਂ ਭੰਨ ਤੋੜ ਕੀਤੀ ਸੀ ਤੇ ਤੁਸੀਂ ਸੁਣਿਆ ਈ ਹੋਣਾ ਆਪਾਂ ਕਿਤੇ ਦੋਵਾਂ ਜੀਆ ਨੇ ਵੀ ਨੀ ਕਿਹਾ ਸਿਰਫ਼ ਉਹਨਾ ਨੂੰ ਕਹਿ ਦਿੱਤਾ ਸੀਗਾ ਜਿੱਥੇ ਪੰਚਾਇਤ ਬੈਠੀ ਸੀ, ਉਹਨਾਂ ਨੂੰ ਕਹਿਤਾ ਵੀ ਤੁਸੀਂ ਘਟਾ ਦੋ ਮੁਕਾ ਦੋ ਸਾਡਾ ਕੋਈ ਨੁਕਸਾਨ ਨਾ ਹੋਜੇ ਕਿਉ ਚੀਜ਼ਆ ਤੋੜਨ ਡੀਆ ਸੀ ਅਸੀਂ ਜਾਵਾਂਗੇ ਯਾ ਸਾਡੇ ਮਾਰਦੂ ਯਾ ਅਸੀਂ ਉਹਦੇ ਮਾਰਦਾਂਗੇ ਅਸੀਂ ਆਪਣਾ ਬਚਾਅ ਕਰਕੇ ਪੁਲਸ ਮੱਗਾ ਲਈ ਸੀ ਵੀ ਸਾਡਾ ਬਚਾਅ ਹੋਜੇਗਾ ਮੁਲਾਜਮ ਦੋ ਮੰਗਾਂ ਲਏ ਸੀ ਕੋਈ ਗੱਲ ਨਹੀਂ ਸੀ ਕਹੀ ਵੀ ਕਿਉ ਤੋੜਿਆ ਕੀ ਕੀਤਾ, ਅਸੀਂ ਕਿਹਾ ਕੋਈ ਨੀ, ਜੇ ਤੋੜ ਦਿੱਤਾ ਕੋਈ ਗੱਲ ਨੀ ਇਹਦਾ ਈ ਐ ਅੱਜ ਵੀ ਤੇ ਕੱਲ ਵੀ ਹੁਣ ਪਛਤਾਉਂਦਾ ਈ ਐ ਹੁਣ ਕਹਿਣਦਾ ਟੈਂਕੀ ਲਵਾਂ ਲੀਏ ਮੈਂ ਕਿਹਾ ਪੁੱਤ ਫਿਰ ਜੇ ਤੇਰੇ ਚ ਹਿੱਮਤ ਹੈਗੀ ਤੇ ਲਵਾਲਾ, ਸਾਡੇ ਤਾਂ ਅਸੀਂ ਤਾਂ ਆਪਣਾ ਈ ਟੈਮ ਮਸ ਪਾਸ ਕਰਣ ਡਏ ਆ ਅਸੀਂ ਦੋਵੇ ਜੀਅ ਆ ਤੇ ਅਸੀਂ ਦੋ ਕੁਆਟਿਲ ਕਣਕ ਲੈ ਕੇ ਪਾ ਲਈ ਆ ਵੀ ਡਿਪੂ ਬੰਦ ਹੋਗਿਆ ਏਹ ਚਾਰ ਜੀਅ ਆ, ਤੇ ਕਿਤੇ ਤੀਹ ਕਿਲੋ ਮੈਂ ਇੱਕ ਦਿਨ ਕਣਕ ਦਿੱਤੀ, ਤੀਹ ਕਿਲੋ, ਆਟਾ ਮੁਲ ਲਿਆਇਆ ਮੈਂ ਕਿਹਾ ਆਟਾ ਨਾ ਮੁੱਲ ਲਿਆਓ

ਮੇਰਾ ਚਾਲੀ ਕਿੰਨਾ ਆਟਾ ਹੋਇਆ ਹੋਣਾ ਭਾਜੀਆ ਵੰਡੀਆ, ਤੇਲ ਦੇ ਬਣਾ ਟਾਂ, ਤਾਂ ਵੀ ਮੈਂ ਅੱਧਾ ਆਟਾ ਦਿੱਤਾ ਏਹਨਾ ਨੂੰ ਲਿਆ ਕੇ, ਅੱਧਾ ਤੁਸੀਂ ਪਾਲੋ ਮੇਰੀ ਡਰਮੀ ਭਰਗੀ ਆ ਤੇ ਅੱਧਾ ਤੁਸੀਂ ਪਾਲੋ ਤੇ ਜੇ ਏਹ ਹਿਸਾਬ ਲਾਲਾ ਤੇ ਦੋ ਕੁ ਵਾਰ ਇਹਨੂੰ ਭਾਂਡੇ ਮਾਝਣ ਨੂੰ ਆਵਾਜ਼ ਮਾਰੀ, ਪੰਜ ਦੋ ਮੈਂ ਇਹਨੂੰ ਦਿੱਤਾ, ਤੇ ਸੋ ਮੈਂ ਅਪਣੇ ਮੁੰਡੇ ਨੂੰ ਦਿੱਤਾ ਵੀ ਆਹ ਲੈ fruit ਲਿਆ ਕੇ ਤੂੰ ਵੀ ਖਾਲੀ ਤੇ ਪੋਤਰਿਆ ਨੂੰ ਮੈਂ ਰੋਜ਼ ਵੀਹ ਵੀਹ ਦੇਣੇ ਵੀ ਰੋਜ਼ ਵੀਹ ਵੀਹ ਦੇਣੇ ਤੇ ਕਮਾਉਂਦੇ ਆ ਤੇ ਦੇਣ ਈ ਡਏ ਆ ਤੇ ਜੇ ਇਹਨਾਂ ਦੇ ਮੂਹਾਂ ਤੇ ਦੇਖੀਏ ਤਾਂ ਇਹਨਾਂ ਨੇ ਕਿੱਥੇ, ਇਹਨਾਂ ਦਾ ਆਪਣਾ ਹੁਣਾ ਮਸ ਪੂਰਾ ਅੱਸੀ ਮੁੰਡੇ ਨੂੰ ਇਹ ਨੀ ਕਿਹਾ ਵਿ ਸਾਡੇ ਵਾਸਤੇ ਤੂੰ ਖੜ ਤੇ ਨਾ ਮੁੰਡੇ ਨੇ ਈ ਕਿਹਾ, ਵੀ ਮੈਂ ਤੁਹਾਨੂੰ ਖੜਨਾ ਹਿਸਾਬ ਲਾਲਾ ਆਪੇ ਦੋਵਾਂ ਜੀਆ ਨੇ ਟੂਰ ਕੇ ਏਥੋਂ ਜਾਣਾ ਤੇ ਰਿਕਸ਼ੇ ਤੇ ਬਹਿਣਾ ਫਿਰ ਅਸੀਂ ਉੱਥੋਂ ਬਸੇ ਬਹਿਣਾ ਹਿਸਾਬ ਲਾਲਾ ਜੇ ਬਣਾ ਕੇ ਆਏ ਤਾਂ ਵੀ ਅਸੀਂ ਰਿਕਸ਼ੇ ਤੇ ਈ ਤੇ ਜੇ ਦਵਾਈ ਲੈਣ ਜਾਣਾ ਤਾਂ ਵੀ ਰਿਕਸ਼ੇ ਤੇ ਈ ਇੱਕ ਦਿਨ ਸਾਡੀ ਸਕੂਤਰੀ ਖਰਾਬ ਹੋਈ ਅਸੀਂ ਵੱਖਰੀ ਲਈ ਸਕੂਤਰੀ ਸਾਡੀ ਸਕੂਟਰੀ ਨਾ ਖਰਾਬ ਹੋਈ ਓ ਤੇ ਹੁਣ ਉਂਜ ਈ ਉਂਜ ਈ ਉਹਨਾਂ ਦਾ ਦੂਜੇ ਪਾਸੇ ਲੱਗ ਗਿਆ ਮੂਹ ਪੈਸੇ ਲਾ ਲਾ ਕੇ ਪਹਿਲਾਂ ਸੱਟਾਂ ਦਿੰਦਾ ਐ, ਫਿਰ ਬਿਮਾਰੀ ਤੇ ਲਾਏ, ਫਿਰ ਅੱਖਾਂ ਤੇ ਲਾਏ

ਤੇ ਇਹਨਾਂ ਨੂੰ ਨੀ ਆਪਾਂ ਕਦੀ ਤੰਗ ਕੀਤਾ ਨਾ ਅਸੀਂ ਕਦੇ ਇਹਨਾਂ ਤੋਂ ਮੰਗਿਆ ਚੀਜ਼ ਦੇ ਦੇਣਈ ਆ ਇੱਥੋਂ ਤੱਕ ਕੀ ਇੱਕ ਸਬਜ਼ੀ ਤੱਕ ਵੀ ਏਹਨਾ ਤੋਂ ਨੀ ਲਿਆ, ਅਸੀਂ ਆਚਾਰ ਨਾਲ਼ ਈ ਖਾਲੀ ਦੀ ਗੱਲ ਵੀ ਕਰਿਆ ਆ ਮਾਈ ਨਾ ਆਦੇ ਘਰੋਂ ਗਈ, ਉਹਨੂੰ ਪੁੱਛਦੀ ਆਪਾਂ ਦੋਵੇ ਜੀਅ ਆਚਾਰ ਤੇ ਚਾਹ ਨਾਲ਼ ਖਾਣ ਡਏ ਸੀ, ਤੇ ਸਬਜ਼ੀ ਲੱਗੀ ਸੀ ਬਣਉਣ ਤੇ ਤੇਰਾ ਚਾਚਾ ਕਹਿਣਦਾ ਵੀ ਰਹਿੰਦੇ ਰਾਤ ਨੂੰ ਬਣਾਲੀ, ਹੁਣ ਚਾਹ ਬਣਾ ਲਾ ਆਚਾਰ ਨਾਲ਼ ਖਾ ਲੈਂਦੇ ਆ ਆਪਾਂ ਭਵੈ ਆਚਾਰ ਨਾਲ਼ ਤੇ ਚਾਹ ਨਾਲ਼ ਖਾ ਲਈ ਦੀ ਪਰ ਆਪਾਂ ਕਦੀ ਏਦਾਂ ਨੀ ਮੰਗਿਆ ਏਹਨਾ ਤੋਂ ਹਮ ਚੱਲ ਠੀਕ ਐ ਚਾਚੀ ਜੀ ਮੈਂ ਬਾਦ ਚ ਕਰਦੀ ਜੇ ਕਾਕਾ ਆਗਿਆ ਜੇ ਮੇਰਾ hello

ਵਧੀਆ ਤੁਸੀਂ ਦੱਸੋ ਭਾਜੀ? ਹਾਂਜੀ ਵਧੀਆ ਕੀ ਹੋਇਆ ਤੁਹਾਡੇ fake follower ਨੀ ਓਹ।

ਪਹਿਲਾ ਕਹਿੰਦਾ ਤਿੰਨ ਸੋ ਰੁਪਏ ਮੇਂ ਮਤਲਬ ਇੱਦਾਂ ਬੜਾ ਮਤਲਬ ਵਧਾਉਣੇ ਆਂ ਤੇ ਮੈਂ ਉਹਨੂੰ ਪਹਿਲੇ ਵੀ ਕਿਹਾ ਮਹਿ fake ਕੇ ਲਿਏ ਕਹਿੰਦਾ ਬੜਾਨੇ ਮੈਨੇ ਕਿ ਤੁਮਨੇ ਮੈਨੇ ਬੋਲਾ ਚੱਲ ਠੀਕ ਆ ਹੁਣ ਕਹੀ ਅੱਛਾ ਜਾਂਦਾ ਵਾਂ ਨਹੀਂ fake ਹੀ ਆਇਗੇ ਇੱਦਾਂ ਉੱਦਾਂ

ਉਹਨੂੰ ਕਹਿਣਾ ਵਧਾਦੇ ਫੇਰ fake ਹੀ ਵਧਾਦੇ ਫਿਰ ਵੇਖੀ ਦੇਖੀ ਜਾਊ। ਆਹੋ ਕਹਿ ਵਧਾਦੇ ਕੋਈ ਗੱਲ ਨਹੀਂ। ਮਹਿ fake ਹੀ ID ਤੇ ਸਹੀ ਲੱਗੂਗੀ। ਆਹੋ ਇਹ ਤੇ ਹੈ । ਮੇਰਾ phone ਵੀਹ percent ਰਹਿ ਗਿਆ ਵਾ ਤੇ। ਓਏ ਯਾਰ ਥੋੜੇ time ਦੀ ਗੱਲ ਆ ਕੋਈ ਗੱਲ ਨਹੀਂ recharge ਕਰਦਾ ਗੇ।

ਮੈਨੂੰ ਤੇ ਯਕੀਨ ਨਹੀਂ ਹੋ ਰਿਹਾ ਤੂੰ ਆਇਆ ਕੀਹਦੇ ਨਾਲ ਆ ਤੂੰ

ਮੈਂ ਵਿਸ਼ਾਲ ਇੱਥੇ ਤੈਨੂੰ ਇਥੇ ਛੱਡ ਜੂਗਾ ਮੋਟਰਸਾਈਕਲ ਤੇ। ਕੈ ਦੀ ਬੱਸ ਵਿਚ ਆਏ ਓ? ਨਹੀਂ ਨਹੀਂ, ਮੋਟਰਸਾਈਕਲ ਤੇ ਆ। ਆਹ ਤੇ ਫਿਰ ਮਾਮਾ ਤੈਨੂੰ ਇਥੇ ਤਾਰ ਦੂੰਗਾ ਮੇਰੇ ਲਾਗੇ।